ਤੇ ਜਿਸ ਤਰ੍ਹਾਂ ਅੰਨਾ ਹਜ਼ਾਰੇ ਉਪ ਦੇ ਗੱਲਾਂ ਬਾਤਾਂ ਦੇ ਦੂਰਾਂ ਉਨ੍ਹਾਂ ਨੇ ਨਾਮ ਲੈ ਕ ਵੈਕਬੀ ਦੀ ਆਲੋਚਨਾ ਭੀ ਕਰਦੇ ਰਹਿ ਸੀ ਤੇ ਲੇਕਿਨ ਇਨ੍ਹਾਂ ਨ ਹਾਂਜੀ ਆਪਣੀ ਉਪ ਮੋਹਿਮ ਦੇ ਵਿਚ ਬੇਦੀ ਨੇ ਰਾਜ ਕ ਖੁਲੀਆਂ ਮਰੋਚਨਾ ਕਿੱਤੀ ਹੈ ਉਸ ਚੀਜ਼ ਦੀ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

ਟਾਕ ਹੈ ਜੀ ok ਵਧਿਆ ਵਿਵੇਕ ਜੀ, ਤੁਸੀਂ ਦੱਸੋ? ਘਰੇ ਠੀਕ ਨੇ ਸਾਰੇ? ਸਾਰੇ ਠੀਕ ਨੇ, ਬੱਸ ਮੈਨੂ ਛਡ ਕੇ ਬੋਹੋਤ ਜ਼ਾਦਾ ਇਕ ਤਾ ਸਬ ਤੋ ਵੱਡੀ ਪ੍ਰੋਬਲਮ ਪ੍ਰਦੂਸ਼ਣ ਦੀ ਆਰਹੀ ਹੈ ਪ੍ਰਦੂਸ਼ਣ ਕਰਕੇ ਨਾ ਇਕ ਮਿੱਟੀ ਉਡਦੀ ਆ, ਉੱਤੋ air pollution ਜੇਹੜਾ ਹੋਰੇਹਾ ਹੈ, ਬੱਸ, ਏਦੇ ਨਾਲ ਹੀ ਖੰਗ ਜੁਖਾਮ, ਉਤੋਂ ਜੇ ਮਾਸਕ ਨਾ ਲਗਾਓ ਨਾ ਓਸੇ ਦਿਨ ਹੀ ਬੱਸ ਖਾਂਸੀ ਜ੍ਖਾਮ, ਇਹ ਸਬ ਸ਼ੁਰੂ ਹੋ ਜਾਂਦਾ ਇਹੀ ਗਲ ਸਹੀ ਹੈ, ਤੁਸੀਂ ਬਿਲਕੁਲ ਸਹੀ ਕਹ ਰਹੇ ਹੋ ਜੇਹੜਾ ਆਪਣਾ diet plan ਹੈ, ਜੇਹੜਾ ਆਪਾਂ ਖਾਨਾ ਖਾ ਰੇ ਹਾਂ, ਇਹ ਵੀ ਆਪਾਂ ਨੂੰ pure ਨੀ ਮਿਲਰੇਹਾ ਕਲ ਮੈਂ ਗਈ ਸੀ, ਮੇਰੇ office ਦੇ ਵਿੱਚ, ਮੇਨੂ sir ਨੇ ਬੋਲਿਆ ਸੀ, ਕੀ ਨਾ ਦੁਧ ਲੈ ਕੇ ਆਓ, ਤੇ ਮੈਂ ਦੁਧ ਲੈਣ ਲਈ, ਕਿਸੇ ਏਦਾਂ ਦੀ diary ਤੇ ਚਲੀ ਗਈ, ਜਿੰਨਾ ਦੇ ਕੋਲ ਨਾ real, ਬਿਲਕੁਲ real ਗਾਂ ਦਾ ਹੀ ਦੁਧ ਆਂਦਾ ਵਾ, ਤੇ ਓਸ person ਨੂੰ ਮੈ ਕੇਹਾ ਕੀ ਨਾ ਮੇਨੂ ਕੀ ਕਹੰਦੇ ਆ, ਓਦਾ ਵੇਰਕਾ ਵਾਲਾ ਦੁਧ, ਜੇਹੜਾ ਪੈਕੇਟ ਦੇ ਵਿੱਚ ਆਂਦਾ, ਓਨ੍ਨੇ ਮੇਰੀ ਓਥੇ ਹੀ ਬੇਸਤੀ ਕਰਤੀ ਮੈਨੂ ਕਹੰਦਾ ਇਹ ਸਬ ਕੁਛ ਖਾ ਖਾ ਕ ਤਾ ਤੁਹਾਡੇ ਇੰਨੇ ਵੱਡੇ ਵੱਡੇ ਚਸ਼੍ਮੇ ਹਾਂਜੀ ਹਾਂਜੀ ਹਾਂਜੀ ਥੋੜਾ ਜੇਹਾ pause ਆਗਿਆ ਸੀਗਾ ਤਾਣੁ ਮੇਰੀ ਆਵਾਜ ਆਰਹੀ ਹੈ? ਓਹੀ ਤਾਂ, cuff ਖਾਂਸੀ ਜੁਖਾਮ ਤਾ ਓਨਾ ਨੂ ਇਹ ਚੀਜਾਂ ਤਾ ਆਮ ਹੋਗੀਆਂ ਨੇ, ਬੱਸ ਜਿੰਨਾ ਬਚਾ ਆਪਾ ਕਰ ਸਕਦੇ ਹੈਂ, ਓਨਾ ਹੀ ਬੱਸ ਕਰਨਾ ਚਾਹਿਦਾ ਵਾ

ਸਹੀ ਗਲ ਹੈ ਸਬ ਤੋਂ ਵੱਡੀ ਪ੍ਰੋਬਲਮ ਤਾਂ ਇਥੇ ਹੀ ਆਰਹੀ ਹੈ regular ਨਾ ਇਹ burger ਵਗੇਰਾ ਖਾਨ ਨਾਲ, ਮੈਂ ਆਪਣੀ life ਦਾ personal experience ਤੁਹਾਨੂੰ ਦੱਸ ਰਹੀ ਹਾਂ ਇਕ ਮਹੀਨਾਂ ਪੇਹ੍ਲਾਂ ਜਦੋਂ ਮੈਂ ਲੁਦਿਆਨੇ ਸ਼ਿਫਟ ਹੋਈ ਸੀਗੀ ਨਾ ਮੈਨੂ ਮਤਲਬ ਇਥੇ ਵੀ ਆ burger ਵਗੇਰਾ ਨਾ ਖਾਨਾ ਵਧਿਆ ਲੱਗਣ ਲਗਪਿਆ ਮੈਂ daily use ਕਰਨ ਲਗ ਗਈ ਈਦੀ ਵਜਾਹ ਨਾਲ ਹੀ, ਹਾਜ੍ਮਾਂ ਏਕ੍ਦੁਮ ਖਰਾਬ, ਠੀਕ ਹੈ ਮਿੰਟ ਦੇ ਵਿੱਚ ਖੰਗ ਲਗ੍ਜਾਨੀ, ਜੁਖਾਮ ਹੋਜਾਨਾ, ਖੰਗ ਜੁਖਾਮ ਤਾਂ ਏਕਦੁਮ normal ਹੋਗਿਆ ਹੈ ਕਿਓਂਕਿ ਜਦੋਂ ਆਪਣਾ, ਪਤਾ ਮੇਰੇ ਮੁਮ੍ਮਾ ਜੀ ਕਹੰਦੇ ਹੁੰਦੇ ਨੇ, ਜਿਸ person ਦਾ ਪੇਟ ਸਹੀ ਨੀ ਨਾ, ਨਾ ਓਦਾ mind ਸਹੀ ਰਹ ਸਕਦਾ, ਨਾ ਓਦਾ ਖਾਂਸੀ, ਜੁਖਾਮ, ਨਾ ਲੀਵਰ, ਕੁਛ ਵੀ ਨੀ ਸਹੀ ਰਹ ਸਕਦਾ ਇਹੀ ਸਬ ਚੀਜਾਂ ਆਪਣੇ ਨੂੰ ਮੈਦਾ ਪਚਦਾ ਨੀ ਹੈਗਾ ਤੇ ਜਵਾਕ ਓਹੀਖਾਨ ਲੱਗੇ ਹੋਏ ਨੇ, ਫੇਰ ਓਸ ਤੋਂ ਬਾਦ, ਮੈਂ ਇਹ burger ਵਗੇਰਾ ਛੱਡੇ ਤੇ ਰੋਟੀ ਸਬਜੀ ਤੇ ਆਈ, ਫੇਰ ਤੁਹਾਡੀ ਆਵਾਜ਼ ਆ ਰਹੀ ਹੈ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂ? ਵਿਵੇਕ ਜੀ ਪਤਾ, ਕਿਸੇ ਵੀ ਚੀਜ਼ ਨੂੰ ਸਹੀ ਕਰਨ ਲਈ ਨਾ, ਸਬ ਤੋਂ ਪਹਲਾ ਤਾਂ ਇਕ ਜੇਹੜਾ ਆਪਾਂ comfort zone ਬਣਾ ਕੇ ਬੈਠੇ ਹੋਏ ਹੈਂ ਨਾ, ਆਪਣੇ ਆਲੇ ਦਵਾਲੇ, ਇਸ ਤੋ ਬਾਹਰ ਨਿਕਲਣਾ ਪਏਗਾ, ਕੁਛ ਨਾ ਕੁਛ ਕਿਸੇ ਚੀਜ਼ ਨੂੰ ਸਵਾਲ ਨੀ, ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ ਹੈ ਜੇ ਮੈਨੂ ਆਪਣੀ ਖੰਗ ਜ੍ਖਾਮ ਸਹੀ ਕਰਨੀ ਹੈ, first of all ਤਾਂ, ਮੈਂ ਸਵੇਰੇ ਅਠ ਵਜੇ ਜੇ, ਸੋ ਕੇ ਉਠਦੀ ਹਾਂ ਨਾ, ਮੇਰਾ ਪੂਰਾ ਦਾ ਪੂਰਾ ਦਿਨ, ਇੱਦਾਂ ਹੀ ਨਿਕਲ ਜਾਣਾ ਵਾ first of all, ਸਾਡੇ ਪੁਰਾਣੇ ਗ੍ਰੰਥ ਵੀ ਕਹੰਦੇ ਨੇ ਤੇ ਵੇਦ ਸ਼ਾਸਤ੍ਰ ਵੀ ਕਹੰਦੇ ਨੇ ਕੀ ਹਾਂ ਬੀ, ਆਪਾਂ ਨੂ ਸਵੇਰੇ ਉਠਣਾ ਚਾਹਿਦਾ ਵਾ, ਸਵੇਰੇ ਉਠ ਕੇ, ਜੇ ਆਪਾ yoga ਕਰੀਏ, yoga best remedy ਹੈ ਜੇ ਆਪਾਂ ਪੰਦ੍ਰਹ ਦਿਨ ਵੀ ਕਰ੍ਲੀਏ ਨਾ, regular ਕਰ੍ਲੀਏ ਤੇ ਆਪਣਾ ਖੰਗ ਜੁਖਾਮ, ਅਸ੍ਥਮਾ ਤਕ ਸਹੀ ਹੋਜਾਂਦੇ ਨੇ ਮੇਰੇ father ਨੂੰ ਹੋਗਿਆ ਸੀਗਾ ਅਸ੍ਥਮਾ, ਇੰਨੀਆਂ ਦਵਾਈਆਂ ਓਨਾ ਨੇ, ਖਾ ਲਿਤੀਆਂ, ਇੰਨੀਆਂ ਖਾ ਲਿਤੀਆਂ, ਕਿਸੇ ਪਾਸੇ ਫ਼ਰਕ ਨੀ ਪਿਆ ਦੋ ਮਹੀਨੇ ਲਗਾਤਾਰ, ਓਨ੍ਨਾ ਨੇ yoga ਕੀਤਾ, ਓਹ ਆਪਣੇ ਅਸ੍ਥ੍ਮੇ ਤੋਂ recover ਹੋਗਏ ਅੱਜ ਓਹੋ ਬਿਲਕੁਲ ਸਹੀ ਨੇ ਗੇ, ਆਪਣਾ ਕਮ ਤੇ ਵੀ ਜਾਰੇ ਨੇ ਗੇ, same ਚੀਜ਼ ਓਹ ਮੇਨੂ ਵੀ ਕਹੰਦੇ ਨੇ

ਰੋੱਟੀ, ਪਾਣੀ ਟੇਮ ਨਾਲ ਨੀ ਖਾਣੀ, ਇੰਨਾ ਚੀਜਾਂ ਦੇ ਵਿੱਚ ਸਾਰਾ ਮੈਂ time waste ਕਰ੍ਦਿੰਨੀ ਆ, ਤੇ ਓਹ ਚੀਜ਼ ਪਾਪਾ ਮੇਰੇ ਜੋ ਕਹੰਦੇ ਨੇ, ਓਹ ਹੋ ਨੀ ਪਾਂਦੀ, ਇਸੇ

ਤੁਹਾਡੀ ਆਵਾਜ ਵਿੱਚ ਦੀ ਇਕੋ ਦਮ ਹੀ ਕੱਟ ਗਈ ਸੀ ਕੋਈ response ਨੀ ਆਰੇਹਾ ਸੀਗਾ, ਤਾਂ ਮੈਂ ਪੁਛਿਆਓ ਤਾਂ ਜੇਹੜੀ ਤੁਸੀਂ

ਤੇ ਨਾ ਦੂਜੇ ਨੇ ਕੇਹਾ ਕੀ ਤੂ ਬੁਢਾ ਹੋ ਕੇ bat ball ਖੇਡਦੀ ਜਾਨਾ ਕਹੰਦਾ ਤੂੰ ਖੇਡਦਾ ਨੀ ਤਾਹੀਂ ਤਾਂ ਤੂ ਬੁਢਾ ਹੋਗਿਆ ਕਿੱਡੀ ਵੱਡੀ ਗਲ ਓਨ੍ਨੇ ਕਹ ਤੀ ਮਿੰਟ ਦੇ ਵਿੱਚ, ਕੀ ਤੂੰ ਖੇਡਦਾ ਨੀ ਤਾਹੀਂ ਤਾਂ ਤੂ ਬੁਢਾ ਹੋਗਿਆ ਇਹ ਚੀਜ਼ ਬੋਹੋਤ ਜਰੂਰੀ ਹੈ ਸਹੀ ਗਲ ਹੈ ਬਿਲਕੁਲ ਬਾਈ ਤੇਈ ਸਾਲ ਸਹੀ ਗਲ ਆ ਪਤਾ ਇਕ ਚੀਜ਼ ਪੇਹ੍ਲਾਂ ਦੇ ਲੋਗ ਜੇਹੜੇ ਹੁੰਦੇ ਸੀਗੇ ਨਾ, ਸਾਰਾ ਦਿਨ ਓਨਾ ਨੇ ਪੇਹ੍ਲਾਂ ਕੋਈ car ਨੀ ਹੁੰਦੀ ਸੀ, ਕੋਈ byke ਨੀ ਹੁੰਦੀ ਸੀ, ਰੇੜ੍ਹਾ ਚਲਾਨਾ ਓਨਾ ਨੇ, ਹਲ ਚਲਾਨਾ, ਅੱਜ ਕਲ ਤਾਂ ਸਾਰੇ ਹਲ ਵੀ ਮਤਲਬ ਮਸ਼ੀਨਾਂ ਦੇ ਵਿੱਚ ਕਨਵਰਟ ਕਰ੍ਦਿੱਤੇ ਨੇ ਗੇ, ਤੇ ਪੇਹ੍ਲਾਂ ਜੇਹੜੀ ਇਹ ਸਬ ਚੀਜ਼ਾਂ ਹੁੰਦੀਆਂ ਸੀ ਨਾ ਓਦੇ ਨਾਲ ਹੀ ਇਕ ਇਕ person ਸੋ ਸੋ ਸਾਲ ਜੀਂਦਾ ਸੀਗਾ, ਇਕ, ਡੇਡ ਡੇਡ ਸੋ ਸਾਲ ਜੀਂਦਾ ਸੀਗਾ ਅੱਜ ਦੀ life ਵੀ ਸਿਰਫ ਸਠ ਸਾਲ ਦੇ ਵਿੱਚ ਬੰਦਾ ਮਰ ਜਾਂਦਾ ਵਾ ਇਕ ਤਾਂ ਆਪਣੇ ਪੰਜਾਬ ਦੇ ਵਿੱਚ ਨਸ਼ਿਆਂ ਨੇ, ਸਾਰੀ ਜਵਾਨੀ ਨਸ਼ਿਆਂ ਨੇ ਰੋੜ ਕੇ ਰਖ ਦਿੱਤੀ ਆ ਸਾਰੇ ਮੁੰਡੇ, ਕੁੜੀਆਂ

ਕੁੜੀਆਂ ਬਾਹਰ ਨੀ ਨਿਕਲ ਸਕਦੀਆਂ ਇਹ ਸਾਡੇ ਪੰਜਾਬ ਬੋਹੋਤ ਜਾਦਾ, ਨਸ਼ਿਆਂ ਨੇ ਤਾ ਕਹੰਦੇ ਨੇ ਨਾ, ਪੰਜਾਬ ਦੇ ਵਿੱਚ, ਸਾਰਾ ਜਵਾਨੀ ਰੋੜ ਕੇ ਰਖ ਦਿੱਤੀ ਹੈ ਮੁੰਡੇ, ਮੁੰਡਿਆਂ ਦੀ ਸੇਹਤ ਹੀ ਨੀ ਹੈ ਨੋਜਵਾਨ ਤਾਂ ਲਗਦੇਹੀ ਨਿਗੇ ਵੀਹ ਵੀਹ ਸਾਲ ਦੇ ਮੁੰਡੇ ਤਾ ਇੰਨੇ ਕਮਜੋਰ ਪਏ ਨੇ ਨਾ, ਬੱਸ ਸਾਰਾ ਦਿਨ ਮੂਹ ਨੂ ਸਿਗਰੇਟ ਲੱਗੀ ਹੁੰਦੀ ਹੈ, ਅਫੀਮ ਖਾਲਿੱਤੀ, ਇਹ ਨਸ਼ਾ ਕਰ੍ਲਿਤਾ, ਨਾਲ ਦੀ ਨਾਲ ਆਪਣੇ ਘਰਦੇ ਪੈਸੇ ਵੀ ਉਡਾ ਤੇ, ਇਹ ਸਬ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਨਿਤ ਨਵਾਂ ਅਖਬਾਰਾਂ ਦੇ ਵਿੱਚ ਕੈਸੇ ਆਰੇਹਾ ਵਾ, ਤੇ ਨਾ ਓਨਾ ਨੂ ਕੁਛ ਪਤਾ ਹੈਗਾ ਕੀ ਪੇਹ੍ਲਾਂ ਦੇ ਨੋਜਵਾਨ ਹੁੰਦੇ ਸੀ, ਕਬੱਡੀ ਖੇਡਦੇ ਸੀਇਗੇ, ਗਤਕਾ ਖੇਡਦੇ ਸੀਗੇ, ਕਿੰਨੀਆਂ ਵਦੀਆ ਵਦੀਆ ਚੀਜ਼ਾਂ ਹੁੰਦੀਆਂ ਸੀ, ਅੱਜਕਲ ਕੁਛ ਨੀ ਦੇਖਣ ਨੂ ਮਿਲਦਾ

ਮੇਨੂ, ਵੇਸੇ ਮੇਨੂ ਕੋਈ ਗੇਮ, ਸਬ ਤੋ ਜਾਦਾ ਮੈਂ, ਜੇਹੜੀ ਸਕੂਲ time ਦੇ ਵਿੱਚ ਖੇਡੀ ਆ ਓਹ ਹੋਕਕੀ ਖੇਡੀ ਆ

ਹ੍ਮ੍ਮ ਹਾਂਜੀ ਹਾਂਜੀ ਮੇਨੂ ਤੁਹਾਡੀ ਆਵਾਜ਼ ਆ ਰਹੀ ਹੈ

ਮੈਂ like ਮਤ੍ਲ੍ਬ ਇੰਨੀ ਜਾਦਾ ਤੇ ਨੀ ਖੇਡੀ ਹੈਗੀ ਆ, but ਮੇਰੀ favourite ਸੀਗੀ, ਤੇ ਮੈਂ ਅਠਵੀ ਨੋਵੀ ਦੇ ਵਿੱਚ ਹੁੰਦੀ ਸੀ ਜਦੋ ਮੈਂ ਇਹ ਗੇਮ ਖੇਡੀ ਠੀਕ ਹੈ ਉਸ ਤੋ ਬਾਦ ਮੇਰਾ interest ਥੋੜਾ badminton ਦੇ ਵਿੱਚ ਵੀ ਆਗਿਆ ਮੈਂ ਓਹ ਵੀ ਖੇਡਿਆ ਤੇ ਸਬ ਤੋਂ ਵਦੀਆਜੇਹੜੀ ਓਹ ਛੋਟੇ, ਮਤਲਬ ਬਚਿਆਂ ਵਾਲੀ ਖੇਡ ਹੁੰਦੀ ਸੀ ਨਾ ਪਲੁਸ ਟੂ ਤਕ ਅਸੀ ਖੇਡਿਆ ਵਾ ਓਹੋ, ਖੋ ਖੋ ਹੋਗੀ ਤੇ ਇਕ ਜੇਹੜਾ ਓਹ ਧਰਤੀ ਦੇ ਉੱਤੇ ਬਣਾ ਕ ਜੇਹੜਾ ਆਪਾਂ ਖੇਡਦੇ ਹੁੰਦੇ ਆ, ਟਾਪੂ ਜਿੰਨੂ ਕਹੰਦੇ ਸੀਗੇ ਹਾਂ ਪਤਾ ਨੀ ਅਲਗ ਅਲਗ ਜੇ name ਨੇ ਹਾਂਜੀ, ਓਹ ਸਬ

ਕਹ ਹੀ ਨੀ ਸਕਦੇ ਸਭ ਕੁਛ ਤਾਂ ਬੱਸ ਜਦੋ ਦੀ ਨਾ ਸਕੂਲ life ਖ਼ਤਮਹੋਈ ਹੈ ਨਾ ਵਿਵੇਕ ਜੀ, ਨਾ ਖੇਡਾਂ ਦੇ ਵਿੱਚ ਰਹ ਗਿਆ college ਦੇ ਵਿੱਚ ਅਸੀ ਗਏ ਸੀਗੇ, ਮੈਨੂ ਸ਼ੋਂਕ ਸੀਗਾ NCC ਦਾ ਬੋਹੋਤ ਜਾਦਾ but, ਮੈਂ college ਏਦਾਂ ਦਾ ਜੋੰ ਕਕਰ ਲੀਤਾ ਸੀਗਾ ਕੀ, ਮੇਰਾ ਹੋਇਆ ਨੀ, ਹੋ ਵੀ ਨੀ ਪਾਇਆ, ਨਕਕ clear ਨੀ ਹੋ ਪਾਇਆ ਓਥੇ ਸੀਗੀ ਹੀ ਨੀ, ਤੇ ਮੇਰਾ ਬੱਸ ਉਸ ਤੋ ਬਾਦ ਕੋਰੋਨਾ ਕਾਲ ਸ਼ੁਰੂ ਹੋ ਗਿਆ ਕੋਰੋਨਾ ਕਾਲ ਦੇ ਵਿੱਚ ਸਬ ਕੁਛ ਹੀ college ਤਾ ਮੈਂ ਦੋ ਸਾਲ ਗਈ ਹੀ ਨਹੀ ਸਾਰੇ ਪੈਪਰ online ਹੋਗਾਏ ਕੋਰੋਨਾ ਦੇ ਵਿੱਚ ਜੇਹੜੀ ਸਬ ਤੋ ਵੱਡੀ ਚੀਜ਼ ਮੈਂ face ਕੀਤੀ,

ਮੈਨੂ ਲਾਗ੍ਰੇਆਕੋ ਕੁਛ network issue ਹੋ ਰਿਹਾ ਤੁਹਾਡੇ ਵੱਲੋ ਇਕ ਵਾਰੀ ਆਪਣਾ connection ਵਗੇਰਾ ਚੇਕ ਕਰੋਂਗੇ? ਮੈ ਕੇਹਾ, ਮੈ ਆਪਣੇ ਕੋਰੋਨਾ ਵਿੱਚ ਮੇਰਾ ਜੇਹੜਾ ਦੋ ਸਾਲ ਦਾ ਸਫ਼ਰ ਰਿਹਾ ਹੈ, ਓਹ ਮੈ ਤੁਹਾਨੂ ਏਦਾਂ ਦਸ ਸਕਦੀ ਹਾਂ ਕੀ ਮੈਂ ਸਭ ਤੋ ਪਹਲਾ ਤਾ ਮੈ ਕਦੇ ਟੇਸਟ ਹੀ ਨੀ ਕਰਾਇਆ ਇਕ ਤਾ ਦਰ ਇੰਨਾ ਸੀਗਾ, ਮੈਂ test ਕਰਾਇਆ ਹੀ ਨਹੀ ਬਿਲਕੁਲ ਠੀਕ ਹੈ? ਤੇ ਦੂਸਰੀ ਚੀਜ਼ ਜੇਹੜੀ ਸੀਗੀ, ਮੈਂ ਇਕ vacci vaccination ਕਰਵਾਈ ਸੀ, vaccine ਲਗਵਾਈ ਸੀ ਉਸ ਦੇ ਵਿੱਚ ਹੀ ਵਡਿਆ ਆਪਣਾ ਮਾਸਕ ਪੇਹ੍ਨ੍ਨਾ

ਅਗਸਤ ਤੋਂ ਬਾਦ ਫੇਰ ਅਸੀ job change ਕੀਤੀ ਤਬ ਤਕ ਥੋੜੀ ਚੀਜ਼ਾਂ normalise hello ਵਿਵੇਕ ਜੀ ਤੁਹਾਨੂ ਮੇਰੀ ਆਵਾਜ ਆ ਰਹੀ ਹੈ? ਵਿਵੇਕ ਜੀ, ਤੁਹਾਨੂ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਤੁਹਾਡੇ ਵੱਲੋ ਕਟ ਗੀ ਸੀਗੀ ਅਵਾਜ, ਬਿਲਕੁਲ ਹੀ ਆਵਾਜ ਨੀ ਆਰੀ ਸੀ ਏਸ ਬਿਚ ਨਾ, ਇਕ ਕ੍ਰਿਸ਼ੀ ਅੰਦੋਲਨ ਚਲਿਆ ਸੀਗਾ, ਜੇਹੜੇ ਆਹ, ਪੰਜਾਬ ਦੇ ਸਿਖਾਂ ਵੱਲੋ ਚਲਾਇਆ ਗਿਆ ਸੀ ਤਾਡਾ, ਏਦੇ ਤੇ ਕੀ ਕਹਨਾ?

ਹਖ

ਵਸ੍ਦ

ਸ੍ਦ੍ਫ਼ ਸ੍ਦ੍ਫ਼ ਵੇਰ ਕ੍ਵੇ

ਗ੍ਹਜ ਹ੍ਜ੍ਕ

ਇਉਟੀਤ ਸ਼ਬਦ ਸੰਸਕ੍ਰਿਤ ਸੰਸਕ੍ਰਿਤ ਤੋਂ ਬਣਿਆ ਹੈ, ਜਿਸਦਾ ਅਰਥ ਹਨ ਇਕੱਠਾ ਕਰਨਾ, ਮਹਾਨ ਕੋਸ਼ਿਸ਼ ਤੋਂ ਬਾਅਦ ਵੀ ਅਜਿਹਾ ਸ਼ਬਦ ਹੈ ਕਿ ਗੋਸ਼ਟ ਦਾ ਅਰਥ ਬਣਿਆ ਸਮਾਂ ਤੇ ਸੰਰਚਨਾ ਇਹ ਸ਼ਬਦ ਨੂੰ ਇੱਕ ਅਜਿਹਾ ਸ਼ਬਦ ਮੰਨਿਆ ਜਾਂਦਾ ਹੈ ਜੋ ਕਿ ਲੋਕਾਂ ਦੀ ਰੱਖਦਾ ਹੈ ਅਤੇ ਰੱਖਣੀ ਵੀ ਚਾਹੀਦੀ ਹੈ। ਅਤੇ ਇੱਕ ਅਜਿਹੀ ਕੋਸ਼ਿਸ਼ ਜੋ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੇ ਗੋਸ਼ਟ ਕਈ ਪ੍ਰਕਾਰ ਦੇ ਹੁੰਦੇ ਹਨ ਸਾਡੇ ਨੈਤਿਕ ਸਾਡੇ ਨੈਤਿਕ ਜੀਵਨ ਦੇ ਗੋਸ਼ਟਾਂ ਦਾ ਵਿਸ਼ੇਸ਼ ਪ੍ਰਤੀਕਰਨ ਹਮੇਸ਼ਾ ਤੋਂ ਹੀ ਬਣਿਆ ਹੋਇਆ ਹੈ ਤੇ ਗੋਸ਼ਟ ਇਸ ਪ੍ਰਕਾਰ ਦੇ ਵੀ ਹੁੰਦੇ ਹਨ, ਕਿ ਮਹਾਨ ਕੋਸ਼ਿਸ਼

ਲਈ ਕੀਤੀ ਜਾਂਦੀ ਸੀ, ਪਰੰਤੂ ਸਮਾਂ ਪਾ ਕੇ ਇਸਦੀ ਵਰਤੋਂ ਮਿਲਕੇ ਬੈਠਣ ਦੇ ਵਿੱਚ ਜਾਣ ਲੱਗ ਪਈ, ਇਸ ਵਿਚਾਰ ਰਚਨਾ ਦੀ ਲਿਖਿਤ ਰੂਪ ਦੇ ਵਿੱਚ ਗੋਸ਼ਟ ਕਿਹਾ ਜਾਣ ਲੱਗਿਆ, ਅੱਜ ਕੱਲ੍ਹ ਵੱਲੋਂ ਵੀ ਗੋਸ਼ਟ ਆਖਿਆ ਜਾਂਦਾ ਹੈ, ਗੋਸ਼ਟ ਦੀ ਪਰਿਭਾਸ਼ਾ ਇਸ ਕੀਤੀ ਜਾ ਸਕਦੀ ਹੈ, ਜਿਸ ਉਸਨੂੰ ਵਰਤਿਆ ਜਾਵੇ ਅਤੇ ਮਹਾਨ ਰੂਪ ਦੇ ਵਿੱਚ ਵੀ ਗੋਸ਼ਟ ਦੀ ਇਹੋ ਜਿਹੀ ਪਰਿਭਾਸ਼ਾ ਵੀ ਬੋਲੀ ਗਈ ਹੈ, ਜਿਸਦਾ ਅਰਥ ਇੱਕ ਵਧੇਰੇ ਰੂਪ ਦੇ ਵਿੱਚ ਹੀ ਲਿਆਇਆ ਜਾਵੇਗਾ ਤੇ ਵੇਖਣ ਨੂੰ ਮਿਲੇਗਾ, ਸ਼ਬਦ ਫ਼ਾਰਸੀ ਨਾਮਾ ਸ਼ਬਦ ਤੋਂ ਅਰਥ ਹੈ ਦਾ ਪੱਤਰ ਆ ਗਿਆ ਹੈ ਪਾਤਰ

ਦ੍ਰਿਸ਼ਟੀਕੋਣ ਦੀ ਸਾਧਨਾ ਪ੍ਰਦਾਨ ਪਰਿਵਾਰਾਂ ਦੇ ਵਿੱਚ ਵਰ~ ਵਿਰੁੱਧ ਵਿੱਚ ਥਾਂ ਜਾਂ ਉਸਦੇ ਹੋ ਸਕਦੀ ਹੈ ਅਜਿਹੀ ਸਥਿਤੀ ਦੇ ਵਿੱਚ ਪੁਰਾਤਨ ਧਰਮ ਦਾ ਦ੍ਰਿਸ਼

ਸਾਧਾਰਨ ਪੇਸ ਕੀਤਾ ਅਤੇ ਇਸ ਗੋਸ਼ਟ ਦੇ ਵਿੱਚ ਕਵੀ ਹੈ ਕਿ ਸ੍ਰੀ ਗੁਰੂ ਨਾਨਕ ਗ੍ਰੰਥ ਜੀ ਦੇ ਵਿੱਚ ਦਰਜ਼ ਹੈ, ਵਾਰਤਕ ਦੇ ਵਿੱਚ ਗੋਸ਼ਟ ਲਿਖਣ ਦਾ ਅਰਥ ਜਨਮ ਸਥਾਨਾਂ ਤੋਂ ਹੀ ਹੁੰਦਾ ਹੈ ਕਿਉਂਕਿ ਵਾਰਤਕ ਦੇ ਵਿੱਚ ਨਵਾਂ ਜੋਗੀਆਂ ਦੇ ਨਾਲ ਸੰਬੰਧਿਤ ਗੋਸ਼ਟਾਂ ਬਹੁਤ ਮਗਰੋਂ ਲਿਖੀਆਂ ਗਈਆਂ ਜੋ ਕਿ ਬਹੁਤ ਸਾਰੇ ਅਪਵੇਸ਼ਕ ਦੇ ਵਿੱਚ ਹੀ ਲਿਖਿਆ ਗੋਸ਼ਟ ਦਾ ਨਾਂ ਗੁਰਮੁਖੀ ਰੂਪ ਹਨ ਮੁਕਲਾਵੇ ਦੇ ਵਿੱਚ ਵੀ ਪੰਜਾਬੀ ਗੋਸ਼ਟਾਂ ਦੇ ਰੂਪ ਵਿੱਚ ਮਿਲਦੀਆਂ ਹਨ ਕਿ ਇੱਕ ਤਾਂ ਉਹ ਹਨ ਜਿਹਨਾਂ ਦਾ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਨਾਲ ਹੈ। ਉਹ ਬਹੁਤ ਹੀ ਕਰਕੇ ਜਨਮ ਸਾਖੀਆਂ ਦੇ ਵਿੱਚ ਕਥਾਂ ਪ੍ਰਸੰਗ ਦੇ ਅਨੁਸਾਰ ਮੌਜੂਦ ਹਨ ਮਿਹਰਬਾਨ ਦੇ ਵੱਲ ਪੰਜਾਬ ਜਨਮਸਾਖੀ ਦਾ ਹੈ ਕਿ ਨਿਰਾ ਗੋਸ਼ਟ ਸ~ ਸ਼ਿੰਗਾਰ ਕੁਛ ਗੋਸ਼ਟਾਂ ਦੇ ਦੇ ਰੂਪ ਵਿੱਚ ਲਿਖੀਆਂ ਮਿਲਦੀਆਂ ਹਨ, ਜਿਵੇਂ ਦਾ ਗੋਸ਼ਟ ਦਾ ਗੋਸ਼ਟ ਅਤੇ ਹੋਰ ਕਈ ਪ੍ਰਕਾਰ ਦੇ ਵੀ ਗੋਸ਼ਟ ਦੱਸਦੇ ਹਨ ਦੂਜਾ ਪ੍ਰਕਾਰ ਦੇ ਗੋਸ਼ਟ ਦਾ ਸੰਬੰਧ ਭਗਤ ਕਰੀਬ ਕੰਮ ਦੇ ਧੰਦਿਆਂ ਦੇ ਨਾਲ ਹੈ ਕਿ ਜਿਵੇਂ ਗੁਰੂ ਰਵਿਦਾਸ ਜੀ ਦੇ ਨਾਲ ਤੀਜੇ ਪ੍ਰਕਾਰ ਦੀਆਂ ਗੋਸ਼ਟਾਂ ਦਾ ਸੰਬੰਧ ਹਿੰਦੂ ਜਾਂ ਮੁਸਲਮਾਨ ਧਾਰਮਕ ਆਗੂਆਂ ਦੇ ਨਾਲ ਹੈ ਜਿਵੇਂ ਗੋਸ਼ਟ ਫ਼ਕੀਰਾਂ ਮਹੱਤਵਪੂਰਨ ਹੈ ਅਤੇ ਉਸਦੇ ਨਾਲ ਨਾਲ ਹੀ ਲਿਖਿਆ ਹੋਇਆ ਹੈ ਕਿ ਅਰਦਾਸ ਕਰੋ ਸ਼ਾਹੀ ਫੁਰਮਾਨ ਨੂੰ ਵੀ ਕਿਹਾ ਜਾਂਦਾ ਹੈ, ਕੁਛ ਗੁਰੂਆਂ ਦਾ ਧਾਰਮਕ ਆਗੂਆਂ ਦੇ ਦੁਆਰਾ ਆਪਣੇ ਕਵੀਆਂ ਅਤੇ ਦਾ ਸ਼ਬਦ ਵੀ ਦੇ ਵਿੱਚ ਦੂਜਾ

ਜਿਵੇਂ ਕਿ ਗੋਸ਼ਟ ਕਈ ਪ੍ਰਕਾਰ ਦੇ ਹੁੰਦੇ ਹਨ ਉਹਨਾਂ ਦੀ ਵਿਸ਼ੇਸ਼ਤਾ ਵੀ ਉਹਨਾਂ ਵੱਖ ਵੱਖ ਰੂਪਾਂ ਦੇ ਵਿੱਚ ਬਦਲ ਜਾਂਦੀ ਹੈ, ਪੰਜਾਬ ਇੱਕ ਪੂਰੇ ਹਿੰਦੁਸਤਾਨ ਦਾ ਅਜਿ~ ਅਜਿਹੀ state ਹੈ ਜਿਸਦੇ ਵਿੱਚ ਭਿੰਨ ਭਿੰਨ ਪ੍ਰਕਾਰ ਦੇ ਲੋਕ ਰਹਿੰਦੇ ਹਨ ਤੇ ਵੱਖ ਵੱਖ ਧਰਮਾਂ ਨੂੰ ਮੰਨਦੇ ਹਨ ਤੇ ਸਾਡੇ ਪੰਜਾਬ ਵਿੱਚ ਕਈ ਧ~ ਕਈ ਧਰਮਾਂ ਤੇ ਕਈ

ਤੇ ਕਿਸੇ ਦੇ ਧਰਮ ਦਾ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ ਤੇ ਇਸਦੇ ਦੁਆਰਾ ਕੀਤੀ ਗਈ ਪ੍ਰਚਲਿਤ ਦੇ ਹੈ ਅਤੇ ਅਧੀਨ ਵੀ ਮੰਨੀ ਜਾਂਦੀ ਹੈ ਲੋਕ ਅੱਜ ਕੱਲ੍ਹ ਇਹੀ ਸੋਚਦੇ ਹਨ ਕਿ ਇਹਨਾਂ ਦੇ ਦੁਆਰਾ ਕੀਤੀ ਗਈ ਉਪਭੋਗਤਾ ਦੇ ਨਾਲ ਸਾਥੀ ਕੀ ਮੰਨੇਗਾ, ਹਰ ਇੱਕ ਜੀਵਨ ਦੇ ਵਿੱਚ ਸਾਥੀ ਦੀ ਇੱਕ ਵੱਖਰੀ ਹੀ ਥਾਂ ਹੁੰਦੀ ਹੈ ਅਤੇ ਵੱਖਰੀ ਹੀ ਪੇਸ਼ਕਸ ਹੁੰਦੀ ਹੈ।

ਅਰਥ ਵੱਖ ਵੱਖ ਰੂਪਾਂ ਦੇ ਵਿੱਚ ਕੀਤਾ ਜਾ ਸਕਦਾ ਹੈ ਅੱਜ ਕੱਲ੍ਹ ਪੰਜਾਬ ਦੇ ਵਿੱਚ ਖਾਲੀ ਖਾਲੀ ਥਾਵਾਂ ਤੇ ਜਿੰਨੀਆਂ ਵੀ ਖਾਲੀ ਥਾਵਾਂ ਹਨ, ਸਰਕਾਰ ਉਹਨਾਂ ਦੇ ਉੱਤੇ ਬਿਲਡਿੰਗਾਂ ਬਣਾਈ ਜਾ ਰਹੀ ਹੈ ਜਿਸ ਕਰਕੇ ਖੇਡਣ ਦੀ ਥਾਂ ਬੱਚਿਆਂ ਦੇ ਲਈ ਘੱਟਦੀ ਜਾ ਰਹੀ ਹੈ, ਤੇ ਇਸਦਾ ਵਿਸ਼ੇਸ਼ ਰੂਪ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਬੱਚਿਆਂ ਦੇ ਲਈ ਖੇਡਣ ਦੇ ਲਈ ground ਘੱਟਦੇ ਜਾ ਰਹੇ ਹਨ, ਜਿਸ ਕਰਕੇ ਬੱਚੇ ਘਰਾਂ ਦੇ ਵਿੱਚ ਹੀ ਰਹਿ ਕੇ ਆਪਣਾ ਜ਼ਿਆਦਾਤਰ ਧਿਆਨ phone ਦੇ ਵੱਲ ਦੇ, ਦੇ ਰਹੇ ਹਨ। ਸਾਨੂੰ ਅਜਿਹੇ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੇ ਬੱਚਿਆਂ ਨੂੰ ਬਾਹਰ ਖੇਡਣ ਲਈ ਭੇਜਣਾ ਚਾਹੀਦਾ ਹੈ ਪਰ ਜੇਕਰ ਬਾਹਰ ground ਹੀ ਨਹੀਂ ਹੋਣਗੇ ਤਾਂ ਬੱਚੇ ਖੇਲਣਗੇ ਵੀ ਕਿੱਥੇ ਸੜਕਾਂ ਦੇ ਉੱਤੇ ਖੇਲਣਾ ਬੱਚਿਆਂ ਦੇ ਲਈ ਸਿਹਤ ਦੇ ਲਈ ਠੀਕ ਨਹੀਂ ਹੈ ਹੁਣ ਸੜਕਾਂ ਤੇ ਅੱਜ ਕੱਲ੍ਹ ਇੰਨਾ ਕੁ ਟਰੈਫ਼ਿਕ ਹੁੰਦਾ ਹੈ ਕਿ ਜਵਾਕ ਉੱਥੇ ਖੇਡ ਨਹੀਂ ਸਕਦੇ ਅਤੇ ਉਹਨਾਂ ਦੇ ਦੁਆਰਾ ਨਿੱਕੀ ਜਿਹੀ ਅਣਗਹਿਲੀ ਉਹਨਾਂ ਨੂੰ ਬਹੁ ਆਉਣ ਵਾਲੇ ਸਮੇਂ ਦੇ ਵਿੱਚ ਕਾਫ਼ੀ ਮਹਿੰਗੀ ਪੈ ਸਕਦੀ ਹੈ ਪਰ ਅੱਜ ਕੱਲ੍ਹ ਲੋਕ ਇਸਨੂੰ ਨਹੀਂ ਸਮਝਦੇ, ਫਿਰ ਵੀ ਉਹੀ ਕੰਮ ਕਰ ਰਹੇ ਹਨ ਜੋ ਸਾਨੂੰ ਨਹੀਂ ਕਰਨੇ ਚਾਹੀਦੇ। ਲੋਕਾਂ ਦੇ ਦੁਆਰਾ ਕੀਤੀ ਗਈ ਇਹ ਗ਼ਲਤੀ ਬਹੁਤ ਹੀ ਜ਼ਿਆਦਾ ਨਾਮਕੂਲ ਹੈ ਪ੍ਰੰਤੂ ਲੋਕ ਇਹ ਨਹੀਂ ਸੋਚ ਰਹੇ ਕਿ ਉਹ ਇਹ ਇਹੋ ਜਿਹਾ ਕੰਮ ਕਿਉਂ ਕਰ ਰਹੇ ਹਨ ਪ੍ਰੰਤੂ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਹੈ ਕਿ ਪੰਜਾਬ ਦੇ ਵਿੱਚ ਜਿੰਨੀਆਂ ਕੁ ਥਾਵਾਂ ਹਨ, ਓਨਾ ਕੁ ਥਾਵਾਂ ਦੇ ਵਿੱਚ ਵੱਡਿਆਂ ਵੱਡਿਆਂ ਬਿਲਡਿੰਗਾਂ ਮਾਲ ਵਗ਼ੈਰਾ hotel ਬਣਾ ਕੇ ਉਹਨਾਂ ਦੀ ਜਗ੍ਹਾ ਨੂੰ cover ਕੀਤਾ ਜਾ ਰਿਹਾ ਹੈ। ਤੇ ਨਾਲੇ ਪਸੂ ਪੰਛੀਆਂ ਦੇ ਲਈ ਵੀ ਜਗ੍ਹਾ ਨਹੀਂ ਰਹੀ, ਜੋ ਕਿ ਅੱਜ ਕੱਲ੍ਹ ਉਹ road ਦੇ ਉੱਤੇ ਖੁੱਲੇ ਘੁੰਮਦੇ ਜਾ ਰਹੇ ਹਨ। ਪ੍ਰੰਤੂ ਲੋਕ ਵੀ ਨਹੀਂ ਸੋਚਦੇ ਕਿ ਉਹਨਾਂ ਦੇ ਦੁਆਰਾ ਕੀਤੀ ਗਈ ਇਹ ਅਣਗਹਿਲੀ, ਉਹਨਾਂ ਨੂੰ ਅੱਗੇ ਦੇ ਸਮੇਂ ਦੇ ਵਿੱਚ ਪਏਗੀ। ਅੱਜ ਕੱਲ੍ਹ ਜਿਹੜੇ ਬਿਲਡਿੰਗਾਂ ਬਿਲਡਿੰਗਾਂ ਤੇ ਮਜ਼ਦੂਰ ਕੰਮ ਕਰ ਰਹੇ ਹਨ, ਉਹ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਹਨ। ਤੇ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਦੇ ਜ਼ਮਾਨੇ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਈ ਵੀ ਤਬਦੀਲੀ ਨਾ ਆਵੇ ਤੇ ਉਹ ਆਪਣਾ ਕੰਮ ਬਹੁਤ ਹੀ ਆਰਾਮ ਤੇ ਤਬਦੀਲੀ ਦੇ ਨਾਲ ਵਧਾ ਕੇ ਖ਼ਤਮ ਕਰਨ ਪ੍ਰੰਤੂ ਲੋਕ ਇਹ ਨਹੀਂ ਸੋਚ ਪਾ ਰਹੇ ਕਿ ਉਹ ਅਜਿਹਾ ਕੰਮ ਕਿਉਂ ਕਰ ਰਹੇ ਹਨ ਤੇ ਉਹਨਾਂ ਦੇ ਨਾਲ ਨਾਲ ਇਹ

ਗ਼ਲਤੀਆਂ ਤੇ ਪਰਦਾ ਪਾ ਕੇ ਅੱਜ ਕੱਲ੍ਹ ਉਹਨਾਂ ਦੇ ਘਰ ਵਾਲੇ ਵੀ ਕਰ ਲੈਂਦੇ ਹਨ ਤਾਂ ਕਿ ਉਹਨਾਂ ਨੂੰ ਅੱਗੇ ਜਾ ਕੇ ਕੋਈ ਵੀ problem ਨਾ ਆਵੇ।

ਕੁਝ ਨਹੀਂ ਬੱਸ ਮੈਨੂੰ ਨਾ ਪ੍ਰੋਜੈਕਟ ਮਿਲਿਆ ਸੀਗਾ ਤੇ ਮੈਂ ਕਿਹਾ ਦੀਦੀ ਨੂੰ ਪੁੱਛਾਂ ਭਾਈ ਤਾਰੂ ਸਿੰਘ ਜੀ ਦਾ

ਵਧੀਆ ਹੈਗਾ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਬਹੁਤ ਮਤਲਬ ਜਿੰਨੀ ਗੱਲ ਕੀਤੀ ਜਾਵੇ ਓਨ੍ਨਾ ਘੱਟ ਹੋਏਗਾ

ਇਨ੍ਹਾਂ ਦਾ ਜੋ ਸੀਗਾ ਸੁਭਾਅ ਕਹਿ ਲੋ ਬਹੁਤ ਪਿਆਰ ਨਾਲ ਹਰ ਇੱਕ ਨਾਲ ਗੱਲ ਕਰਦੇ ਸਨ

ਤੇ ਉਨ੍ਹਾਂ ਸਮੇਂ ਦੇ ਵਿੱਚ ਜਿੱਦਾਂ ਮੁਗਲਾਂ ਦੇ ਜ਼ੁਲਮ ਚੱਲਦੇ ਸੀ ਹੈਂ ਨਾ ਸਤਾਰਾਂ ਸੌਂ ਸੋਲਾਂ ਦੇ ਵਿਚ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਅਹ ਸ਼ਹੀਦੀ ਉਪਰਾਂਤ ਮੁਗਲਾਂ ਵੱਲੋਂ ਸਿੰਘਾਂ ਉੱਪਰ ਬਹੁਤ ਅਤਿਆਚਾਰ ਕਰਨੇ ਸ਼ੁਰੂ ਹੋ ਗਏ ਸੀ

ਗਵਰਨਰ ਜਕਰੀਆ ਖਾਨ ਦੀ ਜ਼ੁਲਮ ਦੀ ਹੱਦ ਹੀ ਕਰ ਦਿੱਤੀ ਸੀ ਕਿ ਐਨਾ ਜਿਆਦਾ ਜ਼ੁਲਮ ਕਰਦਾ ਸੀ ਤੇ ਅਜਿਹੇ ਦੇ ਵਿਚ ਜੰਗਲਾਂ ਵਿੱਚ ਜਾਣਾ ਪੈ ਰਿਹਾ ਸੀ ਹੈ ਨਾ ਬਿਲਕੁਲ ਬਿਲਕੁਲ ਛੁੱਪ ਜਾਂਦੇ ਸੀ ਹੈ ਨਾ ਜਦੋਂ ਉਨ੍ਹਾਂ

ਛੁਪੇ ਹੋਏ ਸੀਗੇ ਤੇ ਇਨ੍ਹਾਂ ਨੂੰ ਮਤਲਬ ਜ਼ੁਲਮੀ ਹਕੂਮਤਾਂ ਦਾ ਟਾਕਰਾ ਕਰਨ ਲਈ ਉਨ੍ਹਾਂ ਨੂੰ ਆਪਣੇ ਆਪ ਨੂੰ ਸੁਰਖਿਅਤ ਰੱਖਣਾ ਜਰੂਰੀ ਹੁੰਦਾ ਸੀ

ਤੇ ਜਿਹੜੀ ਉਨ੍ਹਾਂ ਨੂੰ ਲੋੜ ਪੈਂਦੀ ਸੀ ਵਸਤੂਆਂ ਦੀ ਉਹ ਵੀ ਉਹ ਜੀ ਵਸਤੂਆਂ ਦਿੰਦੇ ਸੀ ਮਦਦ ਮਦਦ ਕਰਦੇ ਸੀਗੇ ਮਦਦ ਕਰਦੇ ਸੀ ਹਾਂ ਜੀ ਤੇ ਐਦਾਂ ਹੀ ਜਦੋਂ ਉਹ ਸਾਰੇ ਪਿੰਡ ਦੇ ਬੜੇ ਪਿਆਰੇ ਸੀ ਪਿਆਰੇ ਭਗਤ ਕਿਹਾ ਜਾਂਦਾ ਸੀ ਉਨ੍ਹਾਂ ਨੂੰ

ਪਰ ਗੱਲ ਇਹ ਹੈ ਕਿ ਉਨ੍ਹਾਂ ਨੇ ਕਈ ਲੋਗ ਉਨ੍ਹਾਂ ਤੋਂ ਵੈਰ ਵੀ ਖਾਂਦੇ ਸੀ ਜਿਸ ਕਰਕੇ ਉਨ੍ਹਾਂ ਦੀ

ਗਿਰਫਤਾਰੀ ਦਾ ਵੀ ਹੁਕਮ ਵੀ ਦਿੱਤੇ ਗਏ ਤੇ

ਭਾਈ ਤਾਰੂ ਦੀ ਜਿਹੜੀ ਮੁਖਬਰੀ ਆ ਉਹ ਨਿਰੰਜਿਨੀ ਯਾ ਰੰਧਾਵੇ ਵੱਲੋਂ ਕੀਤੀ ਗਈ ਕਿਉਂਕਿ ਹਰ ਭਗਤ ਨਿਰੰਜਿਨੀਆ ਰੰਧਾਵਾ ਕਿਹਾ ਜਾਂਦਾ ਸੀ ਜੋ ਕਿ ਭਾਈ ਤਾਰੂ ਸਿੰਘ ਜੀ ਦੇ ਬਾਰੇ ਪਤਾ ਲੱਗਿਆ ਕਿ ਇਹ ਮਤਲਬ ਕਿ ਜਿੱਦਾਂ ਇਹ ਹਵਾ ਉਨ੍ਹਾਂ ਦੀ ਸੇਵਾ ਕਰਦਾ ਹੈ ਸਿੰਘਾਂ ਦੀ ਸੇਵਾ ਕਰਦਾ

ਨੇ ਜਕਰੀਆ ਖਾਣ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਤੇ ਜਿਸ ਤੋਂ ਕਿ ਮਤਲਬ ਉਹਨਾਂ ਨੇ ਜਕਰੀਆ ਖਾਨ ਨੇ ਤੁਰੰਤ ਇਨ੍ਹਾਂ ਨੂੰ ਹੁਕਮ ਦਿੱਤਾ ਕਿ ਭਾਈ ਤਾਰੂ ਸਿੰਘ ਜੀ ਨੂੰ ਗਿਰਫ਼ਤਾਰ ਕਰ ਹਾਂ ਲਿਆ ਜਾਵੇ ਅੱਛਾ ਅੱਛਾ ਤੇ ਉਨ੍ਹਾਂ ਹਾਂ ਜੀ ਜਿੱਦਾਂ ਉਹ

ਹਾਂ ਜੀ ਹੀ ਦੀਦੀ ਇਨ੍ਹਾਂ ਦੀ ਜਿੱਦਾਂ ਕਾਫੀ ਹੈ ਨਾ ਇਨ੍ਹਾਂ ਨੂੰ ਡਰਾਇਆ ਗਿਆ ਤੇ ਕਾਫੀ ਜਿਆਦਾ ਤੰਗ ਪ੍ਰੇਸ਼ਾਨ ਕਰਨ ਤੋਂ ਉਪਰਾਂ ਇਨ੍ਹਾਂ ਦੀ ਖੋਪਰੀ ਉਤਾਰ ਦਿੱਤੀ ਸੀਗੀ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

ਤੇ ਆਹ ਇਨ੍ਹਾਂ ਦੇ ਸਤਾਰਾਂ ਸੌਪੰਤਾਲੀ ਦੇ ਵਿਚ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਸ਼ਹੀਦੀ ਦੀ ਸ਼ਹਾਦਤ ਨੂੰ ਮਤਲਬ ਕਿ ਕਹੀਏ ਤਾਂ ਮਹਿਤੇ ਦੀ ਅਰਦਾਸ ਨੂੰ ਯਾਦ ਕਰਦੇ ਸੀ ਹਰ ਰੋਜ਼ ਅਰਦਾਸ ਪਾਠ ਕਰਦੇ ਹੁੰਦੇ ਸੀਗੇ

ਇਤਿਹਾਸ ਦੇ ਵਿਚ ਇਨ੍ਹਾਂ ਦੀ ਸ਼ਹਾਦਤ ਦੀ ਨੀਂਹ ਰੱਖਣ ਵਾਲੇ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਸੀਗੇ

ਸ਼ੁਰੂਆਤ ਕੀਤੀ ਸੀ ਹਾਂ ਜੀ

ਜਿਹੜਾ ਵਿਅਕਤੀ ਧਰਮ ਰਾਸ਼ਟਰ ਮਾਨਵਤਾ ਦੇ ਲਈ ਆਪਣੇ ਪ੍ਰਾਣਾ ਨੂੰ ਜਿਹੜੇ ਆਹੂਤੀ ਦੀਏ`ਦੀ`ਦਿ`ਦਿੱਤੀ ਸੀਗੀ

ਇਨ੍ਹਾਂ ਦੀ ਮੈਨੂੰ ਲੱਗਦਾ ਵਿਸ਼ੇਸ਼ ਤੌਰ ਤੇ ਇਹ ਕਹਿਣਾ ਸੀ ਕਿ ਸਿਰ ਜਾਵੇ ਤਾਂ ਜਾਵੇ ਮੇਰਾ

ਜੋ ਕਿ ਪੰਚਮ ਪਾਤਸ਼ਾਹ ਜੀ ਦਾ ਕਹਿਣ ਸ਼ਹਾਦਤ ਦੇ ਨਾਲ ਹੁੰਦਾ ਅਪਸਰਮ`ਸਰਮ`ਆਰੰਭ ਕੀਤਾ ਸੀ ਦਿਵਯ ਪ੍ਰੰਪਰਾ